ਲੋਕੀਂ ਪਹਿਲਾਂ ਕਰਾ ਕੇ ਰੱਖ ਲੈਂਦੇ ਨਾ

ਮੈਂ ਕਹਿਦੀ ਹੁੰਦੀ ਮੇਰੀ ਤਾਂ ਹੋ ਜਾਂਦੀ ਅਰਾਮ ਨਾਲ਼ ਮੈ ਚ ਲੈ ਲੈਂਦੀ ਹੁੰਦੀ ਨਾ ਉਹਦੇ ਚ ਹਮ ਨਹੀਂ ਤਾਂ ਵਦੀਆ ਰਿਹਾ ਓਹਦਾ ਪਹਿਲਾਂ ਦਿਨ

ਹਾਂ ਏਦਰ ਅਮਨੀ ਨੂ ਰਮੀ ਦਾ ਪਤਾ ਨੀ ਨਾ ਆਉਂਦਾ ਕੇਹੜੀ ਓਹ ਕਹਦੀ ਸੀ ਮੈਂ ਦੀਪੁ ਨੂ ਕਹਦੂਗੀ ਦੀਪੁ ਸੀਟ ਬੁਕ ਕਰਾਦੂਗਾ ਓਹ ਆਉਂਦਾ ਆਉਂਦਾ ਪਤਾ ਨੀ ਹੈ ਕਦੋਂ ਅਯੁਗੀ ਅੱਛਾ, ਮੈਂਨੂੰ ਵੀ ਆਇਆ ਸੀਗਾ ਓਹਦਾ ਫ਼ੋਨ ਦੀਪੁ ਦਾ ਕਹਿਦਾ ਮੈਂ ਕਿਹਾ ਕਿੱਥੇ ਐ ਕਹਿਦਾ ਕਿ ਆਇਆ ਸੀ ਰਸਤੇ ਚ ਭੋਪਾਲ ਆਇਆ ਵਾਂ ਕਹਿਦਾ ਤਾਹੂਡੀ ਯਾਦ ਆਈ ਮੈਂਨੂੰ ਫ਼ੋਨ ਕਰ ਲਿਆ ਕੋਣ, ਦੀਪੁ ਹਮ , ਅੱਛਾ ਤੇ ਮੈਂ ਕਿਹਾ ਹੁਣ ਏਥੇ ਆਏ ਓ ਘਰ ਆਈਓ, ਨਹੀਂ ਕਹਿਦਾ ਫੇਰ ਦੀ ਆਵਾਂਗਾ ਏਹ ਵਿਆਹਾਂ ਹੋਏਆ ਕਿ ਕਵਾਰਾ ਏਹ? ਏਹ ਵਿਆਹਾਂ ਸੀ ਜਨਾਨੀ ਚੱਲ ਗਈ ਅੱਛਾ, ਕਿੰਨੀ ਕੁ ਉਮਰ ਦਾ ਵਾਂ? ਉਮਰ ਹੋਣਾ ਐ ਪੈਂਤੀ ਕੁ ਸਾਲਾਂ ਦਾ ਤਾਂ ਹੋਉਗਾ ਅੱਛਾ ਅੱਛਾ ਪੈਂਤੀ ਹਾਂ ਹੋਣਾ ਏ ਪੈਂਤੀ ਚਾਲੀ ਦੇ ਵਿੱਚ ਹੋਉਗਾ ਅੱਛਾ ਹੈਗਾ ਪਤਲਾ ਜਿਹਾ ਹੀਂ ਹੈ ਲੰਮਾ ਜਿਹਾ ਪਤਲਾ ਜਿਹਾ

ਲੰਮਾ ਐ ਪਤਲਾ ਐ ਤਾਂ ਹੀਂ ਤਾਂ ਓਹਨੂ ਕਹਿਦੇ ਆ ਪੋਪੇਟ ਲਾਲ ਹਮ, ਓਹੀ ਤਾਂ ਹੈ ਨਾ ਗਰਮੀ ਹੋਗਈ ਹੁਣ ਹਾਂ ਹੁਣ ਮੋਸਮ ਚੰਗੇ ਹੋਣਾ ਹੀਂ ਆ ਹੁਣ ਸ਼ੁਰੂ ਹੋ ਜਾਂਦਾ ਫੇਰ ਹੱਥ ਨੀ ਆਉਂਦੇ ਛੇਤੀ ਹਾਂ ਫੇਰ ਨੀ ਆਉਂਦੇ ਹੱਥ ਫਿਰ ਓਹਨਾਂ ਨੂ ਤੇ ਹੁਣੇ ਦੇ ਹੁਣੇ ਦੇਖਲੋ ਹਾਂ ਮੈਂ ਕੀਤਾ ਸੀ ਕਹਿਦੇ ਸੀ ਦੋ ਦਿਨ ਠਹਿਰ ਕੇ ਸੁੱਕਰਵਾਰ ਨੂ ਆ ਕੇ ਦੇਖ ਕਰ ਦੇਵਾਂਗੇ ਹਮ ਏਹ ਹੁੰਦਾ ਨੀ ਨਾ ਵਾਲੇ ਹੀਂ ਕਰ ਸਕਦੇ ਐ ਆਹੋ ਸਰਵਿਸਾਇੰਗ ਤਾਂ ਓਹੀ ਕਰਨਗੇ ਮੁਰਮਤ ਤਾਂ ਓਹੀ ਤਾਂ ਹੈ ਨਾ ਇਦਰਲੇ ਦੀ ਕਰਾਤੀ ਆ? ਨਹੀਂ, ਇਦਰਲੇ ਵੀ ਕਰਾਉਣੇ ਆ, ਹਲੇ ਇਦਰਲੇ ਵੀ ਦੋਨੋਂ ਕਰਾਉਣੇ ਛੋਟਾ ਹੋਏ ਚਾਹੇ ਵੱਡਾ ਹੋਵੇ ਏਨਾਂ ਚਾਰ ਸੋ ਸਾਢੇ ਚਾਰ ਸੋ ਐਨਾ ਹੀਂ ਮੰਗਦੇ ਹੁੰਦੇ ਆ ਕਹਦੇ ਛੋਟਾ ਹੋਏ ਚਾਹੇ ਵੱਡਾ ਹੋਵੇ ਉਹਦੇ ਨਾਲ਼ ਫਰਕ ਨੀ ਪੈਣਾ ਆਹੋ ਟੀਮ ਤਾਂ ਓਨਾ ਹੀਂ ਲੱਗਦਾ ਹੋਣਾ ਸਫਾਈ ਵਾਸਤੇ ਮਾਂਟਰੀਅਲ ਵੀ ਓਨਾ ਹੀ ਲੱਗਦਾ ਹਾਂ ਓਨਾ ਹੀਂ ਲੱਗਦਾ ਸਾਰਾ ਕੁਜ ਹਮ ਕਰ ਵੀ ਲਵਾਂਗੇ ਤਾਂ ਪੁਰਾਣੇ ਜਿਹਦੇ ਕੋਲੋਂ ਕਰਾਉਂਦੇ ਨੇ ਉਹਦੇ ਕੋਲੋਂ ਹੀਂ ਕਰਾਓ

ਆਟੋ ਆਹੋ ਟੈਂਪੂ ਵੀ ਸਹੀ ਰਹਿੰਦੇ ਤੇ ਗਿਨਦੀ ਦੇ ਰੱਖਦੇ ਆ ਪਾ ਕੇ ਹੀਂ ਜਾਂਦੀ ਅਵੈ ਸਵੇਰੇ ਕਿੰਨੇ ਵਜੇ ਸਵੇਰੇ ਕਿੰਨੇ ਵਜੇ ਦਾ ਟੀਮ ਕੀ ਹੈਗਾ ਸਵੇਰ ਦਾ ਸਵੇਰੇ ਸੱਤ ਵਜੇ ਟੈਂਪੂ ਆ ਜਾਂਦਾ ਇਹਨਾਂ ਦਾ, ਸੱਤ ਚਾਲੀ ਤੇ ਸਵੇਰੇ ਸਕੂਲ ਲੱਗ ਜਾਂਦਾ ਤੇ ਇਕ ਚਾਲੀ ਤੇ ਛੁੱਟੀ ਹੋ ਜਾਂਦੀ ਤੇ ਟੈਂਪੂ ਵਾਲਾ ਘੁਮਾਉਂਦੇ ਘੁਮਾਉਂਦੇ ਸਾਰਿਆ ਬੱਚਿਆ ਨੂ ਛੱਡਦੇ ਹੋਏ ਇੱਕ ਵੱਧ ਤੋਂ ਵੱਧ ਸਵਾ ਇੱਕ ਵਜੇ ਤੱਕ ਆ ਜਾਂਦਾ ਹਮ, ਸਵਾ ਇੱਕ ਵਜੇ ਛੁੱਟੀ ਹੁੰਦੀ ਐ ਕਿ ਸਵਾ ਇੱਕ ਵਜੇ ਤੱਕ ਆ ਜਾਂਦਾ

ਹਾਂ ਓਹ ਤਾਂ ਸਾਰੇ ਹੀਂ ਲੈਂਦੇ ਹੈਗੇ ਆ ਜਦਕਿ ਏਹ ਬਾਹਰ ਵੀ ਟੈਂਪੂ ਚਲਾਉਂਦੇ ਆ ਸਵਾਰੀਆ ਨਾਲ਼, ਹਮ ਫੇਰ ਵੀ ਏਹ ਪੈਸੇ ਲੈਂਦੇ ਹੀਂ ਏ ਆਹੋ ਛੁੱਟੀਆ ਚ ਤਾਂ ਲੈਂਦੇ ਹੀਂ ਹੋਣੇ ਓਹ , ਫੇਰ ਓਹਨਾਂ ਨੂ ਏਹ ਨਾ ਵੀ ਦੋ ਮਹੀਨੇ ਅਸੀਂ ਵੇਹਲੇ ਹੈਗੇ ਆ, ਕੀ ਕਰਾਂਗੇ? ਓਹ ਤਾਂ ਹੈ ਫਿਰ, ਏਹ ਵੇਹਲੇ ਕਿੱਥੇ ਹੁੰਦੇ ਆ ਏਹ ਤਾਂ ਅਪਣੇ ਕੰਮ ਕੁਮ ਮੁਕਾ ਕੇ ਟੈਂਪੂਆ ਚਲਾਉਂਦੇ ਆ ਏਹ ਵੇਹਲੇ ਨੀ ਹੁੰਦੇ ਜਿਵੇ ਸਕੂਲ ਵਾਲੇ ਨੀ ਛੱਡਦੇ ਓਦਾ ਏਹ ਨੀ ਛੱਡਦੇ ਓਹੀ ਤਾਂ ਹੈ ਨਾ ਮੈਂ ਰਾਸ਼ਨ ਕਾਰਡ ਪਤਾ ਕਰਨ ਵਾਸਤੇ ਕਿਹਾ ਸੀ, ਤੈ ਕੀਤਾ ਨੀ? ਓਹ ਪਤਾ ਕੀਤਾ ਸੀਗਾ ਹੁਣ ਮੇਰਾ ਮੇਨ ਕੀ ਐ ਓਹ ਪੜਦੀ ਆ ਨਾ ਮੈ ਤਾਂ ਉਹਦੇ ਕਰ ਕੇ ਨਹੀਂ ਭਰਿਆ ਜਾਣਾ ਹੈਗਾ ਆਇਕੈ ਕਿਓਕਿ ਉਹਦੇ ਨਾਲ ਜਦ ਬੈਂਕ ਦੀ ਪਾਸਬੁੱਕ ਦੇ ਉਤੇ ਹੁੰਦਾ ਨਾ ਉਹਦੇ ਤੇ ਲਿਖਿਆ ਹੁੰਦਾ ਏ ਨੰਬਰ ਲਿਖਿਆ ਹੁੰਦਾ ਐ ਹਮ ਜਦੋਂ ਓਹ ਦੇਖਦੇ ਐ ਪਾ ਕੇ ਕੰਪਿਊਟਰ ਚ ਨੰਬਰ ਇੱਕ ਭਰ ਕੇ ਓਹ ਉਦੋਂ ਹੀਂ ਉੱਪਰ ਆ ਜਾਂਦਾ ਤਾਂ ਪਤਾ ਲੱਗ ਜਾਂਦਾ ਐ

ਤਾਂਹੀਂ ਭਾਬੀ ਦਾ ਫ਼ਾਰਮ ਮੈਂ ਭਰਿਆ ਸੀਗਾ ਕਿ ਓਹਨਾਂ ਦਾ ਤਾਂ ਸਾਲ ਹੀਂ ਹੋਣ ਵਾਲਾ ਹੁਣਾ ਹਲੇ ਤੱਕ ਬਣ ਕੇ ਹੀਂ ਨੀ ਆਇਆ ਓਹ ਫੇਰ ਅਕਾਊਂਟ ਨੰਬਰ ਭਰਿਆ ਹੋਣਾ ਓਥੇ ਡਿਟੇਲ ਆਗੀ ਹੋਣੀ ਐ ਸਾਰੀ ਜਾਣਕਾਰੀ ਏਹਨਾ ਨੂ ਹਮ ਪਤਾ ਲੱਗ ਗਿਆ ਹੁਣਾ ਜਿਵੇ ਫਲੈਟ ਭਾਬੀ ਦੇ ਨਾਂ ਤੇ ਐ ਇਸ ਲੀਏ ਅਮ, ਸਰਕਾਰ ਐ ਏਨੀ ਛੇਤੀ ਨੀ ਤਾਂ ਹੀਂ ਅੱਗੇ ਹੁਣ ਅੱਗੇ ਪ੍ਰੋਸੱਸ ਸੋਖੇ ਸੀ ਨਾ ਅੱਗੇ ਕੰਮ ਕਰਨੇ ਸੋਖੇ ਸੀ ਸਰਕਾਰੀ ਹੁਣ ਅੱਜ ਕੱਲ੍ ਜਿਹੜੇ ਹਮ ਹੈਗੇ ਨਾ ਏਹ ਏਹਦੇ ਕਰ ਕੇ ਪਤਾ ਲੱਗ ਜਾਂਦਾ ਸਾਰਿਆ ਨੂ ਅਧਾਰ ਕਾਰਡ ਸਿਧਾ ਹੀਂ ਨੰਬਰ ਪਾਉਣਗੇ ਓਹ ਸਾਰਾ ਪਤਾ ਲੱਗ ਜਾਊਗਾ

ਹਾਂ ਜਦ ਕੋਈ ਮਨਪਸੰਦ ਬਣਿਆ ਹੋਵੇ ਤਾਂ ਹੀਂ ਖਾਂਦੇ ਆ ਹੁਣ ਰਾਜਮਾਹ ਚੋਲ ਬਣੇ ਹੋਏ ਆ ਹੁਣ ਰਾਜਮਾਹ ਚੋਲ ਬਣੇ ਹੋਏ ਹੁਣ ਆ ਕੇ ਰਾਜਮਾਹ ਚੋਲ ਖਾਣਗੇ ਭਾਬੀ ਨੇ ਸਵੇਰੇ ਸਵੇਰੇ ਬਣਾ ਲਏ ਸੀ ਠੀਕ ਐ ਰਾਜ ਨੇ ਨੀ ਆਉਣਾ ਨਾਲ਼? ਨਹੀਂ ਰਾਜ ਨੀ ਆਊਗਾ ਹਲੇ ਹੁਣੀ ਲੱਗਿਆ ਹੈਗਾ ਏਨੀ ਛੇਤੀ ਥੋੜੀ ਨਾ ਛੱਡਦੇ ਹੈਗੇ ਫੇਰ ਹੁਣ ਬੜੀ ਮੁਸਕਿਲ ਨਾਲ਼ ਤਾਂ ਕਿਤੇ ਲੱਗਿਆ ਹੈਗਾ ਅਹ

ਓਹ ਤਾਂ ਹਾਂ ਅਸੀ ਵੀਂ ਤਾਂ ਉਦੋਂ ਦੇ ਹੀਂ ਆਏ ਹੋਏ ਆ ਅਸੀਂ ਕਿਹੜਾਂ ਚ ਆਏ ਆ ਅਰੇ ਮਤਲਬ ਓਹ ਤਾਂ ਫੇਰ ਵੀ ਤੁਸੀਂ ਸਾਲ ਚ ਇੱਕ ਅੱਧੀ ਵਾਰ ਗੇੜਾ ਵੱਜ ਜਾਂਦਾ ਐ, ਓਹ ਤਾਂ ਘੱਟ ਵੱਧ ਹੀਂ ਆਉਂਦਾ ਐ ਹਮ ਹਾਂ ਓਹੀ ਰਾਤੀ ਮੈਂ ਓਹਨੂ ਕਹਿ ਰਹੀ ਸੀ ਕਹਿਦਾ ਕੋਈ ਨੀ ਕੋਈ ਫ਼ੋਨ ਨੀ ਕਰਤਾ ਮੇਰੇ ਕੋ ਬੋਲਤੇ ਰਹੰਤੇ ਹੋ ਰਿਸਤੇਦਾਰੋ ਤੋਂ ਬੋਲੋ ਆਪ ਆਪ ਕਿਹੜਾ ਕਰਦਾ ਐ

ਹਾਂ ਫਿਰ ਓਹੀ ਤਾਂ ਹੈ ਨਾ ਨਾ ਰੀਆ ਰਾਣੀ ਕਰਦੀ ਆ ਰੀਆ ਅੱਗੇ ਕਰਦੀ ਸੀ ਰਮਮੀ ਨੂ ਕਈ ਵਾਰੀ ਕਰਦੀ ਹੁੰਦੀ ਸੀਗੀ ਹੈਨਾ ਓਹਨੇ ਵੀ ਵਿੱਚ ਜਹੇ ਥੋੜੇ ਦਿਨ ਗੱਲ ਕਰਤੀ ਕੀਤੀ ਫੇਰ ਬੰਦ ਕਰਤਾ ਕਰਨਾ ਕਹਿੰਦੀ ਕਰਦੀ ਨੀ ਐ ਫ਼ੋਨ ਪਰ ਓਹ ਤਾਂ ਚੱਕਦੀ ਨੀ ਹੈਗੀ ਕਹਿੰਦੀ ਏਸ ਕਰਕੇ ਹੁਣ ਕਹਿ ਰਹੀ ਸੀਗੀ ਆਉਣ ਨੂ ਓਹ ਕਹਿੰਦੀ ਹਲੇ

ਅਰੇ ਐਟੀਐਮ ਮੈਂ ਵੀ ਮੇਰਾ ਵੀ ਐਟੀਐਮ ਅੱਜ ਹੀਂ ਜੀਰੋ ਓਹ ਦੋ ਤਿੰਨ ਵਾਰੀ ਹੋ ਕੇ ਆਈ ਆ ਓਹ ਕਹਿੰਦੇ ਜਦੋਂ ਖਾਤੇ ਵਾਲਾ ਐਟੀਐਮ ਹੁੰਦਾ ਹੀਂ ਨੀ ਹੈਗਾ ਤੇ ਮੈਂ ਕਿਹਾ ਤੁਸੀਂ ਕਰੋ ਤਾਂ ਸਹੀ ਆਗਿਆ ਤਾਂ ਠੀਕ ਐ ਹੁੰਦਾ ਕਿਓ ਨੀ ਹੁੰਦਾ ਮੇਰਾ ਬਣਿਆ ਆਇਆ ਹੋਇਆ ਸੀ ਅਰੇ ਯਾਰ ਸਾਰਿਆ ਦਾ ਹੁੰਦਾ ਏਹ ਬੈਂਕ ਏਹ ਫੇਰ ਫੇਰ ਫ਼ਾਰਮ ਭਰਏਹ ਕਹਿੰਦੇ ਤੁਸੀਂ ਫ਼ਾਰਮ ਤਾਂ ਭਰੋ

ਜੇ ਆਗਿਆ ਤਾਂ ਠੀਕ ਐ ਨਹੀਂ ਆਇਆ ਤਾਂ ਵੀ ਠੀਕ ਐ ਫਿਰ ਮੈਂ ਦੋ ਤਿੰਨ ਦਿਨ ਪਹਿਲਾਂ ਹੋ ਕੇ ਆਈ ਸੀ ਤਾਂ ਹਲੇ ਤਾਂ ਆਇਆ ਨੀ ਸੀਗਾ ਮੈਂ ਇੱਕ ਦੋ ਦਿਨ ਤੱਕ ਫੇਰ ਪਤਾ ਕਰੁਗੀ ਐਟੀਐਮ ਹੋਵੇ ਨਾ ਫੇਰ ਠੀਕ ਐ ਬੈਂਕਾਂ ਬੂਕਾਂ ਦੇ ਗੇੜੇ ਗੇੜਿਆ ਨਾਲੋਂ ਠੀਕ ਰਹਿੰਦਾ ਆਹੋ ਨਹੀਂ ਐਟੀਐਮ ਤਾਂ ਮਿਲ ਜਾਂਦਾ ਹੈਗਾ ਐ ਜ਼ੀਰੋ ਬੈਲੰਸ ਵਾਲੇ ਤੇ ਵੀ ਹਾਂ ਓਹੀ ਫਿਰ ਓਹੀ ਤਾਂ ਹੈ ਨਾਲੇ ਏਹ ਕੰਮ ਕੁਮ ਘੱਟ ਵੱਧ ਕਰ ਕੇ ਹੀਂ ਰਾਜੀ ਹੁੰਦੇ ਆ ਹਮ ਸਰਕਾਰੀ ਬੈਂਕਾਂ ਚ ਤਾਂ

ਖਾਲੀ ਰੋਟੀ?

ਹਾਂ ਛੋਟੀ ਐ ਬੀਨਾ ਮਾਸੀ ਵੱਡੀ ਐ ਰੋਸ਼ੀ ਮਾਸੀ ਨਿਸ਼ਾ ਮਾਸੀ ਪੱਪੂ ਮਾਮਾ ਰਿਂਕੁ ਮਾਮਾ ਛੋਟੇ ਐ ਬਸ ਬੀਨਾ ਮਾਸੀ ਤੇ ਸਤੀਸ਼ ਮਾਮਾ ਵੱਡੇ ਸੀ ਓਹੀ ਪੱਪੂ ਮਾਮਾ ਕਹਿੰਦਾ ਪੱਪੂ ਮਾਮਾ ਹੈਲੋ ਹਾਂ ਮੈਂ ਓਹੀ ਮੈਂ ਕਿਹਾ ਮਾਸੀ ਕਹਿੰਦੀ ਮਾਮਾ ਕਹਿੰਦਾ ਲੁਧਿਆਣੇ ਮਨ ਨੀ ਲੱਗਦਾ ਮੇਰਾ ਮੰਮੀ ਵੀ ਨੀ ਹੈਗੇ ਮਾਮਾ ਵੀ ਨੀ ਹੈਗਾ ਹਮ ਸਹੀ ਗੱਲ ਐ , ਚਲਾ ਗਿਆ ਨਾ ਮਾਮਾ ਹੁਣ ਤਾਂ?

ਕਹਿੰਦੇ ਸੀ ਆਗਲੇ ਸਾਲ ਆਊਗਾ ਮੈਂ ਦੇਖਦਾ ਜਦ ਭੁਚਾਲ ਜਿਹਾ ਏਥੇ ਆਇਆ ਸੀਗਾ ਭੂਕਪ ਜਿਹਾ ਉਦੋਂ ਨੀਰਜਾ ਮਾਸੀ ਘਰੇ ਸੀ

ਹਾਂ ਓਹਨਾਂ ਦੇ ਘਰੇ ਰਿਹਾ ਸੀ ਜਿਆਦਾਤਰ ਹਮ, ਤੇ ਮਾਸੀ ਕਹਿੰਦੀ ਅਪਣੇ ਕੰਮ ਕੁਮ ਕਰਦਾ ਰਿਹਾ ਜਿਹੜੇ ਕਰਨੇ ਸੀਗੇ ਥੋੜੇ ਬਹੁਤ ਤੇ ਮੈਂ ਅਡਮਿਤ ਸੀ ਤਾਂ ਮੈਂਨੂੰ ਦੇਖਣ ਆਉਂਦਾ ਰਿਹਾ ਹਮ ਓਹੀ ਤਾਂ ਹੈ ਫਿਰ ਤਾਂ ਅਗਲਾ ਕਹਦੇ ਛੁੱਟੀਆ ਕਿੱਥੇ ਪੈਂਦੀਆ ਮਾਮੇ ਨੂ ਤਾਂ ਓਦਾ ਹੀਂ ਨੀ ਛੁੱਟੀਆ ਘੁਮਦੀ ਫਿਰਦੀ ਰਹੀ ਤਾਂ ਮੰਮੀ ਨੂ ਤਾਂ ਓਦਦਰੋਂ ਹੀਂ ਨੀ ਛੁੱਟੀਆ ਮਿਲੀਆ ਹਮ ਮਾਮੀ ਦੇ ਦਿਲ ਦੀ

ਚੱਲ ਦੇ ਬੱਚਿਆ ਨੂ ਰੋਟੀ ਰੁਟੀ ਕਰ ਹਾਂ ਹੁਣ ਕਿੰਨੇ ਕੁ ਵਜੇ ਫ਼੍ਰੀ ਹੋਣਾ ਹੁਣ ਸ਼ਾਮ ਨੂ ਚਾਹ ਦੇ ਟੀਮ

ਹਾਏ ਮੈਂ ਤਾਂ ਅੱਜ ਜਾਣਾ ਸੀਗ ਦੋ ਹਮ ਕਿਸੀ ਦੇ ਘਰ ਦਾ ਪਾਠ ਸੀਗਾ ਨਾ ਚਲੀ ਜਾਂ ਫੇਰ

ਕਿਓ ਕੋਈ ਨੀ ਓਹ ਤਾਂ ਮੈਂ ਦੇਖਲੂਗੀ ਜੇ ਜਾਣਾ ਹੋਏਗਾ ਤਾਂ ਓਹ ਤਾਂ ਰਾਮ ਸ਼ਰਣਾਂ ਵਾਲਿਆ ਨੇ ਕਰਨਾ ਅਸੀਂ ਥੋੜੀ ਨਾ ਕਰਨਾ ਰਾਮ ਸ਼ਰਣਾਂ ਵਾਲਿਆ ਨੇ ਕਰਨਾ ਵਾ ਥੋੜੀ ਦੇਰ ਬਾਦ ਵੀ ਚਲੈ ਜਵਾਂਗੀ ਤਾਂ ਕੋਈ ਗੱਲ ਨੀ

ਓਹਨਾਂ ਦਾ ਟੀਮ ਫੀਸ ਹੁੰਦਾ ਅੱਛਾ ਨਾ ਲੇਟ ਸ਼ੁਰੂ ਕਰਦੇ ਨਾ ਜਲਦੀ ਸ਼ੁਰੂ ਕਰਦੇ , ਤਿੰਨ ਤੋਂ ਪੰਜ ਹੈਗਾ ਤੇ ਓਹਨਾਂ ਨੇ ਪੰਜ ਵਜੇ ਸੁੰਦਰਕਾਠ ਪਾਠ ਪੜ ਲੈਣਾ ਵਾਂ ਦੋ ਘੰਟਿਆਂ ਵਿਚ ਕੰਪਲੇਂਟ ਹਾਂ ਕਰ ਲੈਂਦੇ ਐ ਤੇ ਅੰਮ੍ਰਿਤੁ ਬਣੀ ਨੂ ਇੱਕ ਡੇਡ ਘੰਟਾ ਸਵਾ ਕੁ ਘੰਟਾ ਲੱਗ ਜਾਂਦਾ ਵਾ ਹੋਏਗੀ ਫ਼੍ਰੀ ਬਸ ਮਾੜਾ ਜਿਹਾ ਮਿਸ ਕਾਲ ਮਾਰਦੀ ਬਾਕੀ ਹਮ ਚੱਲ ਠੀਕ ਆ ਸਤਿ ਸ੍ਰੀ ਅਕਾਲ ਜੀ ਮੈਂ ਪਿੰਡ ਕੋਟਕਪੁਰਾ ਤੋਂ ਬੋਲਦਾ ਜੀ ਮੇਰਾ ਪਿੰਡ ਹੈਗਾ ਕੋਟਕਪੁਰਾ, ਤਹਿਸੀਲ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਜੀ ਮੈਂ ਜੀ ਪਹਿਲਾਂ ਤੋਂ ਸ਼ੁਰੂ ਤੋਂ ਮੈਂ ਛੇਵੀਂ class ਜਦੋਂ ਪੜ੍ਹਦਾ ਸੀਗਾ ਜੀ ਓਦੂ ਬਾਅਦ ਚ ਮੈਂ ਘਰੇ ਤੰਗ ਹੋਣ ਦੀ ਖਾਤਰ ਮੈਂ ਤੰਗ ਹੁੰਦੇ ਸੀਗੇ ਤੇ ਮੈਂ ਚਲਾ ਗਿਆ ਆਪਣੇ ਆਪਣਾ ਯੂਪੀ ਚ ਚੱਲਾ ਗਿਆ ਜੀ ਯੂਪੀ ਚ ਜਾ ਕੇ ਜੀ ਉੱਥੇ ਮੈਂ ਗੰਨਿਆਂ ਦਾ ਕੰਮ ਕੀਤਾ ਜੀ ਗੰਨਿਆਂ ਦੀ ਰੇਹੜੀ ਲਾਈ ਉੱਥੇ ਰੇਹੜੀ ਲਾ ਕੇ ਹੌਲੀ ਹੌਲੀ ਮੈਂ ਜਾਣੀ ਕਿ ਆਵਦਾ ਪਹਿਲਾਂ ਜਾ ਕੇ ਮੈਂ ਆਪਣਾ ਕੰਮ ਮੈਂ ਆਵਦਾ ਪਹਿਲਾਂ ਜਾ ਕੇ ਹੌਲੀ ਹੌਲੀ ਹੋਰ ਕੰਮ ਕੀਤਾ l Hotel ਤੇ ਹੌਲੀ ਕੰਮ ਕਰਕੇ ਆਵਦਾ hotel ਤੇ ਕੰਮ ਕਰਕੇ ਮੈਂ ਭਾਂਡੇ ਵੀ ਮਾਂਜੇ ਜੀ, ਸਾਰਾ ਕੁਛ ਕੀਤਾ ਉੱਥੇ ਹੌਲੀ ਹੌਲੀ ਮੈਂ ਆਵਦਾ ਇੰਜਣ ਬਣਾ ਲਿਆ ਇੰਜਣ ਬਣਾ ਕੇ ਓਦੂ ਬਾਅਦ ਦੇ ਵਿੱਚ ਚੱਲ ਇੰਜਣ ਬਣਾ ਕੇ ਰੱਖ ਲਿਆ ਫਿਰ ਮੈਂ ਕੰਮ ਕਰਦਾ ਰਿਹਾ ਯੂਪੀ ਚ ਜਾ ਕੇ ਜੀ ਤੇ ਓਦੂ ਬਾਅਦ ਚ ਮੈਂ ਇੰਜਣ ਖਰੀਦਣ ਤੋਂ ਬਾਅਦ ਚ ਓਦੂ ਬਾਅਦ ਚ ਮੈਂ ਰੇਹੜੀ ਅਹ ਦੂਜੀ ਗੰਨੇ ਦੇ juice ਵਾਲੀ ਖਰੀਦ ਲਈ ਜੀ ਓਦੂ ਬਾਅਦ ਦੇ ਵਿੱਚ ਮੈਂ ਜਾ ਕੇ ਆਵਦਾ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 ਜੂ juice ਦਾ ਕੰਮ ਮੈਂ ਬਹੁਤ ਵਧੀਆ ਕਰ ਲਿਆ ਓਦੂ ਬਾਅਦ ਦੇ ਵਿੱਚ ਮੇਰਾ ਬਹੁਤ ਹੀ ਵਧੀਆ ਕੰਮ ਚੱਲਿਆ ਯੂਪੀ ਦੇ ਵਿੱਚ, ਕਿਉਂਕਿ ਯੂਪੀ ਦੇ ਵਿੱਚ ਮੈਂ ਤਾਂ ਕੀਤਾ ਜੀ ਜਾ ਕੇ ਜੀ ਉੱਥੇ ਮੇਰਾ ਉੱਥੇ ਯੂਪੀ ਚ ਗੰਨਿਆਂ ਦੀ ਖੇਤੀ ਬਹੁਤ ਹੁੰਦੀ ਆ ਜੀ

ਗੰਨਿਆਂ ਦੀ ਖੇਤੀ ਕੀਤੀ ਗੰਨਿਆਂ ਦੀ ਜਾਣੀ ਕਿ ਖੇਤੀ ਵੇਖੀ ਵੀ ਜਾ ਕੇ ਵੀ ਬਹੁਤ ਜਿਆਦਾ ਖੰਨੇ ਗੰਨੇ ਖੜ੍ਹੇ ਆ ਤੇ ਮੈਂ ਚੱਲ ਉੱਥੇ ਓਸੇ ਕਰਕੇ ਮੈਂ ਜਾ ਕੇ juice ਦਾ ਕੰਮ ਕਰ ਲਿਆ। ਫਿਰ ਮੈਂ ਉੱਥੇ ਗੰਨਿਆਂ ਵਾਲੇ ਮਾਲਕ ਖੇਤ ਵਿੱਚ ਗਿਆ ਖੇਤ ਜਾ ਕੇ ਜਦੋਂ ਮੈਂ ਉਹ ਗੰਨਿਆਂ ਵਾਲੇ ਮਾਲਕ ਨਾਲ ਗੱਲ ਕੀਤੀ ਉਹ ਮੈਨੂੰ ਕਹਿੰਦੇ ਵੀ ਠੀਕ ਆ ਬੇਟਾ ਜੇ ਤੂੰ ਕੰਮ ਕਰਨਾ ਤਾਂ ਵੀ ਜੇ

ਮੈਂ ਉੱਥੇ ਗੰਨਿਆਂ ਦੀ ਰੇਹੜੀ ਚੱਲ ਆਵਦਾ ਸਾਰਾ ਕੁੱਝ ਖਰੀਦ ਲਿਆ ਜਦੋਂ ਮਾਲਕ ਕੋਲੇ ਗਿਆ ਗੰਨੇ ਵਾਲੇ ਕੋਲੇ, ਉਹ ਕਹਿੰਦਾ ਵੀ ਕੋਈ ਨੀ ਤੂੰ ਹਜਾਰ ਕੁ ਹੈ ਕਿਹੜੇ ਤੇ ਮੈਂ ਉਹਨੂੰ ਦੱਸਿਆ ਵੀ ਸੁਖਮਣ ਦਾ ਢਾਬਾ ਏ ਤੇ ਓਦੂ ਬਾਅਦ ਦੇ ਵਿੱਚ ਜਦੋਂ ਮੈਨੂੰ ਉਨ੍ਹਾਂ ਨੇ ਦੱਸਿਆ ਕੀ ਠੀਕ ਆ ਵੀ ਮੈਂ ਉਹਨੂੰ ਦੱਸਿਆ ਮੈਂ ਕਿਹਾ ਵੀ ਇਹ ਸੁਖਮਣ ਦਾ ਢਾਬਾ ਏ ਉਹ ਕਹਿੰਦੇ ਵੀ ਚੱਲ ਕੋਈ ਗੱਲ ਨੀ ਜੇ ਸੁਖਮਣ ਦਾ ਢਾਬੇ ਤੇ ਕਰਨ ਲੱਗਿਆ ਤਾਂ ਤੈਨੂੰ ਤੂੰ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 ਪੰਜਾਬੀ ਭਰਾ ਸੀਗਾ ਜੀ ਮੈਨੂੰ ਕਹਿੰਦਾ ਜੀ ਜਾ ਪੁੱਤ ਤੂੰ ਜਾ ਵੀ ਆਵਦਾ ਗੰਨਾ ਕੰਮ ਕਰ ਤੇਰਾ ਕੰਮ ਉੱਥੇ ਬਹੁਤ ਚੱਲੂਗਾ ਮੈਨੂੰ ਕਹਿੰਦਾ ਕੋਈ ਗੱਲ ਨੀਂ ਜੇ ਤੇਰੇ ਗੰਨਿਆਂ ਦਾ ਕੰਮ ਨਾ ਚੱਲਿਆ ਹਜਾਰ ਤੂੰ ਗੰਨਾ ਦੋ ਹਜਾਰ ਦਾ ਲੈਜਾ ਚੱਲ ਜੇ ਨਾ ਚੱਲਿਆ ਸਾਡਾ ਹਜਾਰ ਗਿਆ ਉਹ ਮੈਨੂੰ ਇਹੋ ਜਿਹਾ ਬੰਦਾ ਮਿਲਿਆ ਸੀ ਤੇ ਉਹਨੇ ਮੈਨੂੰ ਪੌਂ ਬਾਰਾਂ ਹੀ ਕਰਾਤੀ ਜੀ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 ਪਿੱਛਲਾ ਉਹਦਾ ਹਜਾਰ ਰੁਪਈਆ ਸੀਗਾ ਉਹ ਵੀ ਦੇ, ਉਹ ਤਾਂ ਮੈਂ ਉਹਦਾ ਤੀਜੇ ਚੌਥੇ ਦਿਨ ਹੀ ਮੋੜਤਾ ਸੀਗਾ ਉਹ ਜਾਣੀ ਕਿ ਮੈਂ ਓਹਨੂੰ ਗੰਨਿਆਂ ਜਦੋਂ ਚੌਥੇ ਦਿਨ ਮੈਂ ਪੈਸੇ ਮੌੜੇ ਨਾ ਓਹਨੂੰ ਗੰਨਿਆਂ ਦੇ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 ਅਹ ਵੀ ਆ ਢਾਬੇ ਤੇ, ਪਹਿਲਾਂ ਢਾਬੇ ਤੇ ਰਹਿੰਦਾ ਸੀਗਾ ਤੇ ਹੁਣ ਇੱਥੇ ਜਿੱਥੇ ਮੈਂ ਗੰਨੇ ਲਾਏ ਆ ਰੇਹੜੀ ਲਾਈ ਹੈ ਆਵਦੀ, ਉੱਥੇ ਮੈਂ ਕਿਹਾ ਜੀ ਝੋਪੜੀ ਜਿਹੀ ਬਣਾ ਲਈ ਮੈਂ ਰਹਿਣ ਵਾਸਤੇ ਓਦੋਂ ਗਰਮੀ ਦਾ ਸੀਗਾ ਜੀ

ਤੇ ਉਹ ਖੇਤ ਸੀ ਮੈਨੂੰ ਕਹਿੰਦੇ ਜੇ ਏਥੇ ਰਹਿਣਾ ਤਾਂ ਏਥੇ ਸਾਡੇ ਏਥੇ ਖੇਤ ਆ ਜਾਇਆ ਕਰ ਤੂੰ ਵਧੀਆ ਬੰਦਾ ਲੱਗਦਾ ਮੈਂ ਕਿਹਾ ਨਈਂ ਜੀ ਮੈਂ ਜੇ ਥੋਡੇ ਖੇਤ ਰਿਹਾ ਮੇਰੇ ਮੈਂ ਗੰਨਿਆਂ ਦਾ ਕੰਮ ਕਰਦਾ ਜੀ ਮੇਰੇ ਸਾਹਮਣੇ ਗੰਨੇ ਰਹਿਣ ਤੇ ਮੈਂ ਏਥੋ ਦੋ ਦੋ ਵੀ ਥੋਡੇ ਲਿਜਾਂਦਾ ਰਿਹਾ ਉਹ ਮੁੜ ਕੇ ਹੱਸਣ ਲੱਗ ਗਏ, ਉਹ ਕਹਿੰਦੇ ਨਈਂ ਪੁੱਤ ਤੂੰ ਇਹੋ ਜਿਹਾ ਨਹੀਂ ਗਾ ਬੰਦਾ ਤੈਨੂੰ ਅਸੀਂ ਦੇਖ ਲਿਆ ਤੂੰ ਵਧੀਆ ਬੰਦਾ ਹੈ ਤੇ ਮੈਂ ਕਿਹਾ ਨਹੀਂ ਚੱਲ ਕੋਈ ਨੀ ਮੈਨੂੰ ਕਮਰਾ ਦਵਾ ਦਿਉ ਫਿਰ ਉਹਨਾਂ ਨੇ ਹੌਲੀ ਹੌਲੀ ਮੇਰਾ ਇੰਨਾਂ ਵਧੀਆ ਕੰਮ ਚੱਲ ਪਿਆ ਜੀ ਮੈਂ ਮੁੜ ਕੇ ਦੋ ਮੁੰਡੇ ਰੱਖ ਲਏ ਨਾਲ ਅਹ ਮੈਂ ਮੁੜ ਕੇ ਐਂ ਇਕੱਲਾ ਅਹ juice ਉਹ ਕੱਢਦੇ ਉਹ ਸੀ ਮੁੰਡੇ ਮੈਂ juice ਪਾ ਕੇ ਦੇ ਦਿੰਦਾ ਸੀ ਤੇ ਪੈਸੇ ਫੜ ਲੈਂਦਾ ਸੀ ਲੋਕਾਂ ਤੋਂ ਚੱਲ ਏਨਾਂ ਵਧੀਆ ਕੰਮ ਚੱਲਿਆ ਮੇਰਾ ਉੱਥੇ ਤੇ ਚੱਲੋ ਓਦੋ ਬਾਅਦ ਦੇ ਵਿੱਚ ਮੈਂ ਚਲੋ ਉਸੇ ਗੰਨੇ ਆਲੇ ਖੇਤ ਆਲੇ ਕੋਲੇ ਗਿਆ ਮੈਂ ਕਿਹਾ ਜੀ ਹੁਣ ਮੈਨੂੰ ਕਮਰਾ ਦਵਾ ਦਓ ਵੀ ਹੁਣ ਮੈਨੂੰ ਚਾਰ ਪੈਸੇ ਬਚਦੇ ਆ ਚੱਲ ਓਦੂ ਬਾਅਦ ਦੇ ਵਿੱਚ ਉਹ ਉਹਨਾਂ ਨੇ ਮੈਨੂੰ ਕਮਰਾ ਦਵਾਤਾ ਜੀ ਓਥੇ ਓਦੂ ਬਾਅਦ ਚ ਮੈਂ ਘੱਟੋ ਘੱਟ ਵੀ ਸੱਤ ਮਹੀਨੇ ਕੰਮ ਕੀਤਾ ਜੀ ਓਥੇ ਮੈਂ ਠੀਕ ਆ ਜੀ ਪਹਿਲਾਂ ਤਿੰਨ ਮਹੀਨੇ ਤਾਂ ਮੈਂ juice ਦਾ ਕੰਮ ਕੀਤਾ ਓਦੂ ਬਾਅਦ ਦੇ ਵਿੱਚ ਉਹ ਨਾਲ ਹੀ ਉੱਥੇ ਮੈਂ ਆਹ ਅਹ ਠੰਢੇ ਠੁੰਢੇ ਹੋਰ ਸਮਾਨ ਰੱਖ ਲੈਂਦਾ ਸੀ, ਓਦੂ ਬਾਅਦ ਦੇ ਵਿੱਚ ਜਦੋਂ juice ਦਾ ਕੰਮ ਖਤਮ ਹੋ ਗਿਆ ਜੀ ਠੰਡ ਆ ਗਈ, ਠੰਡ ਆ ਗਈ ਤੇ ਓਦੂ ਬਾਅਦ ਚ ਮੈਂ ਚਾਹ ਦਾ ਕੰਮ ਚਲਾ ਲਿਆ ਜੀ ਓਥੇ ਓਦੂ ਬਾਅਦ ਦੇ ਵਿੱਚ ਚਾਹ ਦਾ ਵੀ ਚਾਹ ਦਾ ਜਦੋਂ ਕੰਮ ਚਲਾਇਆ ਤੇ ਜਿਹੜੇ ਢਾਬੇ ਤੇ ਮੈਂ ਕੰਮ ਕਰਦਾ ਸੀ hotel ਤੇ ਉਹ ਮੈਨੂੰ ਕਹਿਣ ਲੱਗ ਗਏ ਕਹਿੰਦੇ ਵੀ ਤੂੰ ਵੀ ਚਾਹ ਦਾ ਕੰਮ ਨੀ ਏਥੇ ਕਰ ਸਕਦਾ ਮੈਂ ਕਿਹਾ ਵੀ ਮੈਂ ਆਹ ਜਗ੍ਹਾ ਦਾ ਕਰਾਇਆ ਭਰਦਾ ਹੈਂ, ਤੇ ਵੀ ਤੁਹਾਡਾ ਢਾਬਾ ਤਾਂ ਮੈਂ ਦੋ ਢਾਬੇ ਸੀ ਦੋਵਾਂ ਢਾਬਿਆਂ ਦੇ ਵਿਚਾਲੇ ਆਂ ਮੈਂ ਕਿਹਾ ਜੀ, ਓਥੇ ਸਾਮਣੇ ਦੁਕਾਨਾਂ ਵਾਲੇ ਸੀਗੇ ਓਹ ਮੈਥੋਂ ਮੰਗਾਉਣ ਲੱਗ ਗਏ ਤੇ ਓਹ ਚੱਲ ਢਾਬੇ ਵਾਲੇ ਕਹਿਣ ਲੱਗ ਗਏ ਕਹਿੰਦੇ ਨਈਂ ਅਸੀਂ ਤੇਰਾ ਏਥੇ ਕੰਮ ਚੱਲਣ ਨੀ ਦੇਣਾ ਮੁੜ ਕੇ ਓਦੂ ਬਾਅਦ ਚ ਮੈਂ ਉਹਦੇ ਕੋਲੇ ਗਿਆ ਫਿਰ ਆਪਣੇ ਕੋਲੇ ਗੰਨੇ ਆਲੇ ਕੋਲੇ ਗਿਆ ਜਿਹਨੇ ਮੈਨੂੰ ਕਮਰਾ ਦਵਾਇਆ ਸੀ ਉਹਨੂੰ ਮੈਂ ਕਿਹਾ ਮੈਂ ਕਿਹਾ ਜੀ ਇਉਂ ਕਰਕੇ ਵੀ ਮੈਨੂੰ ਉਹ ਕਹਿੰਦੇ ਵੀ ਅਸੀਂ ਤੈਨੂੰ ਏਥੇ ਕੰਮ ਨੀ ਚੱਲਣ ਦੇਣਾ ਓਹ ਕਹਿੰਦੇ ਵੀ ਕਿਹੜਾ ਕਹਿੰਦਾ ਓਹ ਉਹ ਤੋਂ ਵੀ ਵੱਡਾ ਚੌਧਰੀ ਚੌਧਰੀ ਸੀਗਾ ਕੋਈ ਓਹ ਚੰਗਾ ਸੀ ਜਿਹਦੇ ਖੇਤ ਸੀ, ਓਹਨੇ ਮੈਨੂੰ ਮੈਨੂੰ ਕਹਿੰਦਾ ਵੀ ਚੱਲ ਕੋਈ ਨੀ,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

ਚੌਧਰੀ ਦੀ ਓਹ ਕਹਿੰਦੇ ਵੀ sir ਤੁਸੀਂ ਤੇ ਓਹ ਕਹਿੰਦੇ ਵੀ ਆਹ ਮੁੰਡਾ ਕਹਿੰਦਾ ਵੀ ਸਾਡਾ ਆਵਦਾ, ਤੁਸੀਂ ਇਹਦਾ ਕੰਮ ਨੀ ਚੱਲਣ ਦਿੰਦੇ, ਕੀ ਗੱਲ ਆ ਵੀ ਇਹਨੇ ਆਵਦਾ ਕਰਕੇ ਖਾਣਾ, ਤੁਸੀਂ ਆਵਦਾ ਕਰਕੇ ਖਾਣਾ ਤੇ ਓਦੂ ਬਾਅਦ ਦੇ ਵਿੱਚ ਉਹ ਢਾਬੇ ਆਲੇ ਜਿਹੜੇ ਨੌਕਰ ਸੀਗੇ ਓਹ ਸੀ ਓਨਾਂ ਦਾ, ਜਿਹੜਾ ਓਥੇ manager ਸੀਗਾ ਕੰਮ ਕਰਦਾ ਸੀ ਅਹ ਓਹ ਕਹਿੰਦਾ ਵੀ ਕੋਈ ਨੀ ਸ਼ਾਮ ਨੂੰ ਵੀ ਸਾ ਵੀ ਸਾਡੇ ਅੱਜ ਬਾਈ ਜੀ ਬਾਹਰ ਗਏ ਆ ਵੀ ਉਹ ਸ਼ਾਮ ਨੂੰ ਛੇ ਵਜੇ ਆਉਣਗੇ ਤੇ ਵੀ ਓਹ ਕਹਿੰਦਾ ਵੀ ਕੋਈ ਗੱਲ ਨੀ ਕਹਿੰਦੇ ਵੀ ਇਹ ਮੁੰਡੇ ਦਾ ਕੰਮ ਏਥੇ ਤੁਸੀਂ ਰੋਕ ਨੀ ਸਕਦੇ ਸ਼ਾਮ ਨੂੰ ਛੇ ਵਜੇ ਫੇਰ ਆਉਂਗਾ, ਚੱਲ ਦੂਜੇ ਦਿਨ ਓਹ ਪੰਜ ਵਜੇ ਹੀ ਆ ਗਿਆ ਮੈਂ ਦੋ ਦਿਨ ਮੇਰਾ ਕੰਮ ਬੰਦ ਰਿਹਾ ਜੀ ਓਥੇ ਤੇ ਦੂ ਮੈਂ

ਵੀ ਓਹਨਾਂ ਨੂੰ ਕਹੋ ਜਾ ਕੇ ਮੇਰੇ ਨਾਲ ਚੱਲੋ ਮੁੜ ਕੇ ਓਹ ਪੰਜ ਵਜੇ ਮੇਰੇ ਨਾਲ ਤੁਰ ਪਿਆ ਅਸੀਂ ਸਾਢੇ ਪੰਜ ਵਜੇ ਨੂੰ ਫੇਰ ਓਥੇ ਆ ਗਿਆ ਅੱਡੇ ਤੇ hotel ਤੇ ਜਾ ਵੜੇ, ਮੁੜਕੇ ਓਹ ਬੈਠਾ ਸੀਗਾ ਬਾਈ ਢਾਬੇ ਆਲਾ, ਉਹ ਕਹਿੰਦਾ ਵੀ ਹਾਂ, ਉਹ ਓਹਨੂੰ ਚੰਗੀ ਤਰ੍ਹਾਂ ਓਹਨੇ ਬੁਲਾਇਆ ਆਓ ਜੀ ਚੌਧਰੀ ਸਾਹਬ ਆਓ ਜੀ ਚੌਧਰੀ ਸਾਹਬ ਓਹ ਕਹਿੰਦਾ ਵੀ ਆਹਾ ਤੁਸੀਂ ਵੀ ਇਹਨੂੰ ਮੁੰਡੇ ਨੂੰ ਕੰਮ ਨੀ ਕਰਨ ਦਿੰਦੇ ਓਹ ਕਹਿੰਦਾ ਵੀ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

ਮੇਰੀ ਜੁੰਮੇਦਾਰੀ ਲੈ ਲਈ ਸਾਰਾ ਅਹ ਕਰ ਲਿਆ ਤੇ ਓਦੂ ਬਾਅਦ ਚ ਮੈਂ ਚੱਲ ਦੂ ਤੀਜੇ ਦਿਨ ਜਾ ਕੇ ਫੇਰ ਮੈਂ ਕੰਮ ਚਲਾਤਾ ਚਾਹ ਦਾ ਤੇ ਓਦੂ ਬਾਅਦ ਚ ਸਾਹਮਣੇ ਦਕਾਨਾਂ ਆਲੇ ਪਰ ਐਂ ਆ ਵੀ ਉਹਨਾਂ ਦਾ ਬਹੁਤ ਜਿਆਦੇ ਫ਼ਰਕ ਪੈ ਗਿਆ ਜੀ, ਢਾਬੇ ਆਲੇ ਜਿਹੜੇ ਸਾਹਮਣੇ ਦਕਾਨਾਂ ਆਲੇ ਓਨਾਂ ਤੋਂ ਚਾਹ ਚੂਹ ਮੰਗਾਉਂਦੇ ਸੀ, ਓਹ ਸਾਰੇ ਕਿਉਂ ਓਹ ਕੱਲੀ ਖੰਡ ਦੀ ਚਾਹ ਬਣਾਉਂਦੇ ਸੀਗੇ ਮੈਂ ਵਿੱਚ ਆਹ ਗੁੜ ਗੂੜ, ਸੱਕਰ ਸੂਕਰ ਪਾ ਕੇ ਵਧੀਆ ਚਾਹ ਬਣਾਉਂਦਾ ਸੀਗਾ ਓਦੂ ਬਾਅਦ ਦੇ ਵਿੱਚ ਉਹ ਮੈਨੂੰ ਕਹਿੰਦੇ ਵੀ ਗੱਲ ਈ ਕੋਈ ਨੀ ਸਾਰੇ ਦਕਾਨਾਂ ਆਲੇ ਉਹਨਾਂ ਨੂੰ ਮੈਂ ਮੈਨੂੰ ਕਹਿੰਦੇ ਵੀ ਤੂੰ ਪਰਚੀਆਂ ਛਪਾਲਾ ਤੇ ਮੈਂ ਉਹ ਪਰਚੀ ਛਪਾਲੀ ਹਜਾਰ ਰੁਪਈਏ ਦੀ, ਓਹ ਦਕਾਨਾਂ ਆਲੇ ਕੀ ਕਰਦੇ ਸੀ ਹਜਾਰ ਰੁਪਈਆ ਦੇ ਕੇ, ਓਹ ਕਹਿੰਦੇ ਵੀ ਨਾਲੇ ਤੇਰਾ ਕੰਮ ਵੀ ਨਵਾਂ ਨਵਾਂ ਤੇਰਾ ਕੰਮ ਵਧੀਆ ਚੱਲ ਜਾਊਗਾ, ਉਹ ਮੈਂ ਉਹਨਾਂ ਨੂੰ ਪਰਚੀਆਂ ਮੈਨੂੰ ਜਾਣੀ ਕਿ ਓਹ ਪੈਂਦੀ ਸੀ ਪਰਚੀ

ਤੇ ਜਦੋਂ ਜ ਪਰਚੀ ਲੈ ਕੇ ਆਉਂਦੇ ਸੀ ਤੇ ਮੈਂ ਓਨਾਂ ਨੂੰ ਚਾਹ ਭੇਜ ਦਿੰਦਾ ਸੀ, ਪਰਚੀਆਂ ਦੇ ਜਾਂਦੇ ਸੀ ਓਹ ਮੇਰੇ ਕੋਲੇ ਚਾਰ ਚਾਰਾਂ ਦੁਕਾਨਾਂ ਦਾ ਪਹਿਲਾਂ ਮੇਰੇ ਕੋਲੇ ਚਾਰ ਹਜਾਰ ਰੁਪਈਆ ਆ ਗਿਆ ਸੀਗਾ।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 ਇਵੇਂ ਯੂਪੀ ਚ ਬਹੁਤ ਵਧੀਆ ਕੰਮ ਚੱਲਿਆ ਜੀ, ਹੁਣ ਆਵਦਾ ਮੈਂ stand ਤੇ ਬਹੁਤ ਵਧੀਆ ਸਤਿ ਸ੍ਰੀ ਅਕਾਲ ਜੀ।